C ਅਤੇ C ਪਲਸ ਪਲਸ ਵਿਚ ਟੋਕਨਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਟੋਕਨਸ ਨੂੰ ਕਿਵੇਂ ਡਿਫਾਈਨ ਅਤੇ ਯੂਜ਼ ਕੀਤਾ ਜਾਂਦਾ ਹੈ
ਅਸੀਂ ਇਹ ਇਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ
ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦੇਖਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 1110 ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461 ਉਬੁੰਟੂ ਆਪਰੇਟਿੰਗ ਸਿਸਟਮ ਵਰਜ਼ਨ 111010ਜੀਸੀਸੀ ਐਂਡ ਜੀ ਕੰਪਾਈਲਰ ਵਰਜ਼ਨ 461 ਆਉ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ
ਡਾਟਾ ਟਾਈਪਸ ਵੈਰੀਐਬਲਸ ਕੋਨਸਟੈਂਟ ਅਤੇ ਆਈਡੈਂਟੀਫਾਇਰਸ ਲਈ ਟੋਕਨ ਇਕ ਜੇਨਰਿਕ ਸ਼ਬਦ ਹੈ
ਆਉ ਅਸੀਂ ਆਪਣੇ ਪ੍ਰੋਗਰਾਮ ਨਾਲ ਸ਼ੁਰੂ ਕਰੀਏ
ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ
ਮੈਨੂੰ ਇਹ ਖੋਲ੍ਹਣ ਦਿਉ ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਟੋਕਨਸੀ ਹੈ
ਇਸ ਪੋ੍ਰਗਰਾਮ ਵਿਚ ਅਸੀਂ ਵੈਰੀਐਬਲਸ ਇਨੀਸ਼ਿਲਾਈਜ਼ ਕਰਾਂਗੇ ਅਤੇ ਉਹਨਾਂ ਦੀਆਂ ਵੈਲਯੂਸ ਪਰਿੰਟ ਕਰਾਂਗੇ
ਮੈਂ ਹੁਣ ਕੋਡ ਦਸਾਂਗੀ
ਇਹ ਸਾਡੀ ਹੈਡਰ ਫਾਈਲ ਹੈ
ਇਹ ਸਾਡਾ ਮੇਨ ਫੰਕਸ਼ਨ ਹੈ
ਇਥੇ ਆਈਐਨਟੀ ਇਕ ਕੀ ਵਰਡ ਹੈ
ਕੰਪਾਇਲਰ ਕੀ ਵਰਡਸ ਦਾ ਮਤਲਬ ਜਾਣਦਾ ਹੈ
a ਇਕ ਇੰਟੀਜ਼ਰ ਵੇਰੀਐਬਲ ਹੈ
ਅਸੀਂ ਇਸਦੀ ਵੈਲਯੂ 2 ਨਿਸ਼ਚਿਤ ਕੀਤੀ ਹੈ
ਇਸਨੂੰ ਇਨੀਸ਼ਲਾਈਜੇਸ਼ਨ ਕਹਿੰਦੇ ਹਨ
ਜੇ ਇਕ ਵੈਰੀਐਬਲ ਦੀ ਵੈਲਯੂ ਨਿਸ਼ਚਿਤ ਨਾਂ ਹੋਵੇ ਤਾਂ ਇਸ ਨੂੰ ਵੈਰੀਐਬਲ ਘੋਸ਼ਿਤ ਕਰਨਾ ਕਹਿੰਦੇ ਹਨ
ਇਥੇ b ਇਕ ਕੋਨਸਟੈਂਟ ਹੈ
ਅਸੀਂ b ਨੂੰ ਇਨੀਸ਼ਿਲਾਈਜ਼ ਕੀਤਾ ਹੈ ਇਸ ਦੀ ਵੈਲਯੂ 4 ਨਿਸ਼ਚਿਤ ਕੀਤੀ ਹੈ
ਕੋਨਸਟੈਂਟ ਕੀ ਵਰਡ ਸਿਰਫ ਰੀਡ ਅੋਨਲੀ ਵੈਰੀਐਬਲ ਲਈ ਵਰਤਿਆ ਜਾਂਦਾ ਹੈ
ਕੀ ਵਰਡਸ ਅਤੇ ਕੋਨਸਟੈਂਟ ਬਾਰੇ ਹੋਰ ਜਾਣਕਾਰੀ ਲਈ ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ
ਕੀ ਵਰਡਸ ਦੇ ਅਰਥ ਨਿਸ਼ਚਿਤ ਹੁੰਦੇ ਹਨ ਜੋ ਬਦਲੇ ਨਹੀਂ ਜਾ ਸਕਦੇ
ਕੀ ਵਰਡਸ ਵੈਰੀਐਬਲਸ ਦੇ ਨਾਵਾਂ ਵਿਚ ਨਹੀਂ ਵਰਤੇ ਜਾ ਸਕਦੇ
C ਵਿਚ 32 ਕੀ ਵਰਡਸ ਹਨ
ਕੁਝ ਉਦਾਹਰਣ ਆਟੋ ਬਰੈਕ ਕੇਸ ਕੈਰ ਕੋਨਸਟ ਡੀਫਾਲਟ ਏਨਯੂਮ ਐਕਸਟਰਨ ਆਦਿ ਫਿਕਸਡ ਵੈਲਯੂਸ ਨੂੰ ਕੋਨਸਟੈਂਟਸ ਕਹਿੰਦੇ ਹਨ
ਉਹ ਪ੍ਰੋਗਰਾਮ ਦੇ ਐਕਜ਼ੀਕਯੂਸ਼ਨ ਦੌਰਾਨ ਬਦਲੀਆਂ ਨਹੀਂ ਜਾਂਦੀਆਂਕੋਨਸਟੈਂਟਸ ਦੋ ਤਰ੍ਹਾਂ ਦੇ ਹੁੰਦੇ ਹਨ ਨਯੂਮੈਰਿਕ ਕੋਨਸਟੈਂਟਸ ਅਤੇ ਕਰੈਕਟਰ ਕੋਨਸਟੈਂਟਸ
ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਇਥੇ ਫਲੋਟ ਵੈਰੀਐਬਲ ਚ ਦੀ ਡਾਟਾ ਟਾਈਪ ਹੈ
ਅਸੀਂ ਇਸ ਦੀ ਵੈਲਯੂ 15 ਨਿਸ਼ਚਿਤ ਕੀਤੀ ਹੈ
ਡਾਟਾ ਟਾਈਪ ਇਕ ਸੈਟ ਆਫ ਰੂਲਸ ਦੇ ਨਾਲ ਇਕ ਸੀਮਿਤ ਵੈਲਯੂਸ ਦਾ ਸੈਟ ਹੈ
ਇਥੇ d ਇਕ ਵੈਰੀਐਬਲ ਹੈ
ਕੈਰ ਅਤੇ ਸਿੰਗਲ ਕੋਟਸ ਸੰਕੇਤ ਦਿੰਦੇ ਹਨ ਕਿ ਅਸੀਂ ਕਰੈਕਟਰ ਨਾਲ ਕੰਮ ਕਰ ਰਹੇ ਹਾਂ
ਨਤੀਜੇ ਵਜੋਂ d ਇਕ ਕਰੈਕਟਰ ਵੇਰੀਐਬਲ ਹੈਜੋ ਵੈਲਯੂ A ਸਟੋਰ ਕਰਦਾ ਹੈ
ਇਹ ਵੇਖਣਾ ਅਸਾਨ ਹੈ ਕਿ ਆਈਐਨਟੀ ਡਬਲ ਫਲੋਟ ਅਤੇ ਕੈਰ ਡਾਟਾ ਟਾਈਪਸ ਹਨ
ਏ c ਅਤੇ d ਵੈਰੀਐਬਲਸ ਹਨ ਹੁਣ ਆਪਣੀਆਂ ਸਲਾਈਡਸ ਤੇ ਵਾਪਸ ਆਉ
ਅਸੀਂ ਡਾਟਾ ਟਾਈਪਸ ਅਤੇ ਵੈਰੀਐਬਲਸ ਬਾਰੇ ਹੋਰ ਜਿਆਦਾ ਜਾਣਾਂਗੇ
ਆਉ ਅਸੀਂ ਇੰਟੀਜ਼ਰ ਡਾਟਾ ਟਾਈਪ ਨਾਲ ਸ਼ੁਰੂ ਕਰੀਏ
ਇਸਨੂੰ ਆਈਐਨਟੀ ਵਜੋਂ ਘੋਸ਼ਿਤ ਕੀਤਾ ਜਾਂਦਾ ਹੈ ਜੇ ਅਸੀਂ ਇਕ ਇੰਟੀਜ਼ਰ ਡਾਟਾ ਟਾਈਪ ਪਰਿੰਟ ਕਰਨਾ ਚਾਹਾਂਗੇ ਤਾਂ ਅਸੀਂ160 d ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ
ਇਸੇ ਤਰ੍ਹਾਂ ਅਸੀਂ ਫਲੋਟਿੰਗ ਪੋਆਇੰਟ ਨੰਬਰ ਲਈ ਫਲੋਟ ਅਤੇ160 f ਇਸਤੇਮਾਲ ਕਰਾਂਗੇ ਕਰੈਕਟਰ ਡਾਟਾ ਟਾਈਪ ਲਈ ਅਸੀਂ ਕੈਰ ਅਤੇ 160c ਇਸਤੇਮਾਲ ਕਰਾਂਗੇ ਅਤੇ ਡਬਲ ਡਾਟਾ ਟਾਈਪ ਲਈ ਅਸੀਂ ਡਬਲ ਅਤੇ 160 ਐਲਐਫ ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ
ਹੁਣ ਅਸੀਂ ਡਾਟਾ ਟਾਈਪਸ ਦੀ ਰੇਂਜ ਵੇਖਾਂਗੇ
ਇੰਟੀਜ਼ਰ ਡਾਟਾ ਟਾਈਪ ਦੀ ਰੇਂਜ 32768 ਤੋਂ 32767 ਹੈ ਫਲੋਟਿੰਗ ਪੋਆਇੰਟ ਦੀ ਰੇਂਜ ਹੈ 34 E 38 ਕਰੈਕਟਰ ਦੀ ਰੇਂਜ ਹੈ 128 ਤੋਂ 127 ਅਤੇ ਡਬਲ ਦੀ ਰੇਂਜ ਹੈ 17 E 308 ਵੈਰੀਐਬਲ ਵਿਚ ਸਟੋਰ ਕੀਤੀਆਂ ਗਈਆਂ ਵੈਲੂਯਸ ਇਸ ਰੇਂਜ ਤੋਂ ਘੱਟ ਜਾਂ ਜਿਆਦਾ ਨਹੀਂ ਹੋਣੀ ਚਾਹੀਦੀ
ਹੁਣ ਅਸੀਂ ਵੈਰੀਐਬਲਸ ਵਲ ਆਵਾਂਗੇ
ਵੈਰੀਐਬਲ ਇਕ ਡਾਟਾ ਨਾਮ ਹੈ
ਇਹ ਡਾਟਾ ਵੈਲਯੂ ਸਟੋਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ
ਜਦ ਪ੍ਰੋਗਰਾਮ ਚਲਦਾ ਹੈ ਤਾਂ ਵੈਲਯੂਸ ਬਦਲ ਸਕਦੀਆਂ ਹਨ
ਵੈਰੀਐਬਲ ਇਸਤੇਮਾਲ ਕਰਨ ਤੋਂ ਪਹਿਲਾਂ ਇਸਨੂੰ ਘੋਸ਼ਿਤ ਕਰਨਾ ਜ਼ਰੂਰੀ ਹੈ
ਸਾਨੂੰ ਵੈਰੀਐਬਲਸ ਨੂੰ ਅਰਥਪੂਰਨ ਨਾਮ ਦੇਣੇ ਚਾਹੀਦੇ ਹਨ
ਜਿਵੇਂ ਕਿ ਜੋਨ ਮਾਰਕਸ ਸਮ ਵਗੈਰਹ
ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲਦੇ ਹਾਂ
ਇਥੇ ਪ੍ਰਿੰਟਫ ਇਸ ਫੰਕਸ਼ਨ ਦਾ ਆਈਡੈਂਟੀਫਾਇਰ ਨਾਮ ਹੈ ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ ਆਉ ਅਸੀਂ ਆਈਡੈਂਟੀਫਾਇਰਸ ਬਾਰੇ ਜਾਣੀਏ
ਆਈਡੈਂਟੀਫਾਇਰਸ ਯੂਜ਼ਰ ਵਲੋਂ ਡਿਫਾਇਨ ਕੀਤੇ ਗਏ ਨਾਮ ਹਨ
ਆਈਡੈਂਟੀਫਾਇਰ ਵਿਚ ਅੱਖਰ ਅਤੇ ਅੰਕ ਹੁੰਦੇ ਹਨ
ਦੋਵੇਂ ਵੱਡੇ ਅਤੇ ਛੋਟੇ ਅੱਖਰ ਵਰਤੇ ਜਾ ਸਕਦੇ ਹਨ
ਪਹਿਲਾ ਕਰੈਕਟਰ ਅੱਖਰ ਜਾਂ ਅੰਡਰਸਕੋਰ ਹੋਣਾ ਚਾਹੀਦਾ ਹੈ
ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਇਥੇ ਅਸੀਂ ਵੈਰੀਐਬਲਸ ਅਤੇ ਕੋਨਸਟੈਂਟਸ ਇਨੀਸ਼ਿਲਾਈਜ਼ ਕੀਤੇ ਹਨ
ਇਥੇ ਅਸੀਂ ਇਹਨਾਂ ਨੂੰ ਪਰਿੰਟ ਕਰਾਂਗੇ
ਅਤੇ ਇਹ ਸਾਡੀ ਰਿਟਰਨ ਸਟੈਟਮੇਂਟ ਹੈ
ਹੁਣ ਸੇਵ ਤੇ ਕਲਿਕ ਕਰੋ
ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ ਬੋਰਡ ਤੇ Ctrl Alt ਐਂਡ T ਬਟਨ ਇੱਕਠੇ ਦਬਾਉ
ਕੰਪਾਇਲ ਕਰਨ ਲਈ ਜੀਸੀਸੀ ਟੋਕਨਸਸੀ ਅੋ ਟੋਕ ਜੀਸੀਸੀ tokensਸੀ ਓ ਟੋਕ ਟਾਈਪ ਕਰੋ
ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ tok ਟਾਈਪ ਕਰੋ
ਆਉਟਪੁਟ ਇੰਝ ਦਿਸੇਗੀ160 ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦਸ਼ਮਲਵ ਤੋਂ ਬਾਅਦ 6 ਵੈਲਯੂਜ਼ ਹਨ
ਅਤੇ ਇਥੇ ਸਾਡੇ ਕੋਲ 2 ਵੈਲਯੂਜ਼ ਹਨ
ਆਉ ਅਸੀਂ ਵੇਖੀਏ ਇਹ ਕਿਵੇਂ ਹੋਇਆ
ਪ੍ਰੋਗਰਾਮ ਤੇ ਵਾਪਸ ਆਉ ਇਹ ਇਸ ਲਈ ਕਿਉਂਕਿ ਇਥੇ ਸਾਡੇ ਕੋਲ1602f ਹੈ
ਇਹ ਦੱਸਦਾ ਹੈ ਕਿ ਅਸੀਂ ਦਸ਼ਮਲਵ ਤੋਂ ਬਾਅਦ ਸਿਰਫ਼ ਦੋ ਵੈਲਯੂਜ਼ ਹੀ ਪਰਿੰਟ ਕਰ ਸਕਦੇ ਹਾਂ
ਇਥੇ ਮੈਂ ਆਉਟਪੁਟ ਵਿਚ 3 ਡੈਸੀਮਲ ਪਲੇਸਿਸ ਚਾਹੁੰਦੀ ਹਾਂ
ਆਉ1602f ਨੂੰ1603f ਨਾਲ ਬਦਲੀਏ
ਹੁਣ ਸੇਵ ਤੇ ਕਲਿਕ ਕਰੋ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਕਰੋ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ
ਅਸੀਂ ਵੇਖ ਸਕਦੇ ਹਾਂ ਇਥੇ ਡੈਸੀਮਲ ਤੋਂ ਬਾਅਦ 3 ਵੈਲਯੂਜ਼ ਹਨ
ਹੁਣ ਅਸੀਂ ਇਸੇ ਪ੍ਰੋਗਰਾਮ ਨੂੰ C ਵਿਚ ਐਕਜ਼ੀਕਿਯੂਟ ਕਰਾਂਗੇ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਮੈਂ ਇਥੇ ਕੁਝ ਚੀਜਾਂ ਬਦਲਾਂਗੀ ਪਹਿਲੇ ਆਪਣੇ ਕੀ ਬੋਰਡ ਤੋਂ shiftctrls ਬਟਨ ਇੱਕਠੇ ਦਬਾਉ
ਹੁਣ ਫਾਈਲ ਐਕਸਟੈਨਸ਼ਨ ਸੀਪੀਪੀ ਐਕਸਟੈਂਸ਼ਨ ਸੀਪੀਪੀ ਨਾਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ
ਆਉ ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ ਕਰੀਏ
ਹੁਣ ਯੂਜ਼ੀਂਗ ਸਟੇਟਮੈਂਟ ਸ਼ਾਮਿਲ ਕਰੋ ਅਤੇ ਸੇਵ ਤੇ ਕਲਿਕ ਕਰੋ
ਹੁਣ ਪ੍ਰਿੰਟਫ ਸਟੇਟਮੈਂਟ ਨੂੰ ਸੀਆਉਟ ਸਟੇਟਮੈਂਟ ਨਾਲ ਬਦਲੋ
ਜਿਵੇਂਕਿ C ਵਿਚ ਲਾਈਨ ਪਰਿੰਟ ਕਰਨ ਲਈ ਅਸੀਂ ਸੀਆਉਟ ਕਾਊਟਲਟਲਟ ਫੰਕਸ਼ਨ ਫੰਕਸ਼ਨ ਇਸਤੇਮਾਲ ਕਰਦੇ ਹਾਂ
ਸਰਚ ਫਾਰ ਅਤੇ ਰਿਪਲੇਸ ਟੈਕਸਟ ਆਪਸ਼ਨ ਤੇ ਕਲਿਕ ਕਰੋ ਇਥੇ ਪ੍ਰਿੰਟਫ ਔਪਨਿੰਗ ਬਰੈਕਟ ਟਾਈਪ ਕਰੋ
ਅਤੇ ਇਥੇ ਇਸ ਕਾਲਮ ਵਿਚ ਟਾਈਪ ਕਰੋ ਸੀਆਉਟ ਅਤੇ ਦੋ ਔਪਨਿੰਗ ਐਂਗਲ ਬਰੈਕਟਸ ਐਲਟੀਐਲਟੀ
ਰਿਪਲੇਸ ਆਲ ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ
ਫੋਰਮੇਟ ਸਪੇਸੀਫਾਇਰ ਨ ਦੀ ਸਾਨੂੰ ਜ਼ਰੂਰਤ ਨਹੀਂ ਹੈ
ਆਉ ਅਸੀਂ ਇਹਨਾਂ ਨੂੰ ਡਿਲੀਟ ਕਰੀਏ
ਹੁਣ ਕੋਮਾ ਨੂੰ ਡਿਲੀਟ ਕਰੋ
ਅਤੇ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ
ਸੇਵ ਤੇ ਕਲਿਕ ਕਰੋ
ਹੁਣ ਕਲੋਜ਼ਿੰਗ ਬਰੈਕਟ ਡਿਲੀਟ ਕਰ ਦਿਉ
ਦੋ ਔਪਨਿੰਗ ਐਂਗਲ ਬਰੈਕਟਸ ਦੁਬਾਰਾ ਟਾਈਪ ਕਰੋ
ਅਤੇ ਡਬਲ ਕੋਟਸ ਵਿਚ ਨ ਟਾਈਪ ਕਰੋ
ਹੁਣ ਸੇਵ ਤੇ ਕਲਿਕ ਕਰੋ
ਚਲੋ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਕੰਪਾਇਲ ਕਰਨ ਲਈ ਜੀ ਟੋਕਨਸ ਸੀਪੀਪੀ ਅੋ ਟੋਕ1 ਜੀ tokensਸੀਪੀਪੀ ਓ ਟੋਕ 1 ਟਾਈਪ ਕਰੋ
ਇਥੇ ਅਸੀਂ ਟੋਕ1 ਕੀਤਾ ਹੈ ਕਿਉਂਕਿ ਅਸੀਂ tokensਸੀ ਫਾਈਲ ਦੇ ਆਉਟਪੁਟ ਪੈਰਾਮੀਟਰ ਟੋਕ ਨੂੰ ਅੋਵਰ ਰਾਈਟ ਨਹੀਂ ਕਰਨਾ ਚਾਹੁੰਦੇ
ਹੁਣ ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ tok1 ਟਾਈਪ ਕਰੋ
ਐਂਟਰ ਦਬਾਉ
ਆਉਟਪੁਟ ਇੰਝ ਆਏਗੀ ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ
ਪ੍ਰੋਗਰਾਮ ਤੇ ਵਾਪਸ ਆਉ
ਮੰਨ ਲਉ ਮੈਂ ਇਥੇ b ਦੀ ਨਵੀਂ ਵੈਲਯੂ 8 ਨਿਸ਼ਚਿਤ ਕਰਦੀ ਹਾਂ
ਸੇਵ ਤੇ ਕਲਿਕ ਕਰੋ
ਆਉ ਵੇਖੀਏ ਕੀ ਹੁੰਦਾ ਹੈ
ਆਪਣੇ ਟਰਮਿਨਲ ਤੇ ਵਾਪਸ ਆਉ
ਮੈਨੂੰ ਪਰੋਂਪਟ ਖਾਲੀ ਕਰਨ ਦਿਉ
ਹੁਣ ਪਹਿਲਾਂ ਵਾਂਗ ਕੰਪਾਇਲ ਕਰੋ
ਅਸੀਂ ਆਪਣੀ ਫਾਈਲ ਟੋਕਨਜ਼
ਸੀਪੀਪੀ ਦੀ ਲਾਈਨ ਨੰਬਰ 7 ਵਿਚ ਗਲਤੀ ਵੇਖਦੇ ਹਾਂ
ਅਸਾਈਨਮੈਂਟ ਆਫ ਰੀਡ ਅੋਨਲੀ ਵੈਰੀਐਬਲ ਬੀ
ਪ੍ਰੋਗਰਾਮ ਤੇ ਵਾਪਸ ਆਉ
ਇਹ ਇਸ ਲਈ ਕਿਉਂਕਿ b ਇਕ ਕੋਨਸਟੈਂਟ ਹੈ
ਕੋਨਸਟੈਂਟ ਦੀਆਂ ਵੈਲਯੂਜ਼ ਫਿਕਸ ਹੁੰਦੀਆਂ ਹਨ
ਇਹ ਪ੍ਰੋਗਰਾਮ ਦੀ ਐਕਜ਼ੀਕਯੂਸ਼ਨ ਦੌਰਾਨ ਬਦਲਦੀਆਂ ਨਹੀਂ ਹਨ
ਇਸ ਲਈ ਇਹ ਗਲਤੀ ਦਿਖਾ ਰਿਹਾ ਹੈ
ਚਲੋ ਇਸ ਗਲਤੀ ਨੂੰ ਠੀਕ ਕਰੀਏ
ਇਸ ਨੂੰ ਡਿਲੀਟ ਕਰ ਦਿਉ
ਸੇਵ ਤੇ ਕਲਿਕ ਕਰੋ
ਚਲੋ ਦੁਬਾਰਾ ਐਕਜ਼ੀਕਿਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਕਰੋ
ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ
ਹਾਂ ਇਹ ਕੰਮ ਕਰ ਰਿਹਾ ਹੈ
ਹੁਣ ਅਸੀਂ ਇਕ ਹੋਰ ਆਮ ਗਲਤੀ ਦੇਖਾਗੇ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਮੰਨ ਲਉ ਕਿ ਮੈਂ ਇਥੇ ਸਿੰਗਲ ਕੋਟਸ ਛੱਡ ਦਿੰਦੀ ਹਾਂ
ਸੇਵ ਤੇ ਕਲਿਕ ਕਰੋ
ਆਉ ਐਕਜ਼ੀਕਿਯੂਟ ਕਰੀਏ
ਆਪਣੇ ਟਰਮਿਨਲ ਤੇ ਵਾਪਸ ਆਉੇ
ਪਹਿਲਾਂ ਵਾਂਗ ਕੰਪਾਇਲ ਕਰੋ
ਅਸੀਂ ਆਪਣੀ ਫਾਈਲ ਟੋਕਨਜ਼
ਸੀਪੀਪੀ ਦੀ ਲਾਈਨ ਨੰਬਰ 9 ਵਿਚ ਗਲਤੀ ਵੇਖਦੇ ਹਾਂ
ਸ਼ਕੋਪ ਵਿਚ ਘੋਸ਼ਿਤ ਨਹੀਂ ਕੀਤਾ ਗਿਆ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਇਹ ਇਸ ਲਈ ਕਿਉਂਕਿ ਜੋ ਵੀ ਸਿੰਗਲ ਕੋਟਸ ਵਿਚ ਹੁੰਦਾ ਹੈ ਉਸਦੀ ਕਰੈਕਟਰ ਵੈਲਯੂ ਮੰਨੀ ਜਾਂਦੀ ਹੈ
ਅਤੇ ਇਥੇ ਅਸੀਂ ਦ ਨੂੰ ਕਰੈਕਟਰ ਵੈਰੀਐਬਲ ਘੋਸ਼ਿਤ ਕੀਤਾ ਹੈ
ਆਉ ਗਲਤੀ ਨੂੰ ਠੀਕ ਕਰੀਏ
ਇਥੇ ਲਾਈਨ ਨੰਬਰ 9 ਤੇ ਸਿੰਗਲ ਕੋਟਸ ਟਾਈਪ ਕਰੋ
ਹੁਣ ਸੇਵ ਤੇ ਕਲਿਕ ਕਰੋ
ਆਉ ਐਕਜ਼ੀਕਿਯੂਟ ਕਰੀਏ
ਆਪਣੇ ਟਰਮਿਨਲ ਤੇ ਵਾਪਸ ਆਉ ਹੁਣ ਪਹਿਲਾਂ ਵਾਂਗ ਕੰਪਾਇਲ ਕਰੋ
ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ
ਹਾਂ ਇਹ ਕੰਮ ਕਰ ਰਿਹਾ ਹੈ
ਆਉ ਆਪਣੀ ਸਲਾਈਡ ਤੇ ਵਾਪਸ ਚਲੀਏ ਆਉ ਸੰਖੇਪ ਕਰੀਏ ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਡਾਟਾ ਟਾਈਪਸ ਜਿਵੇਂ ਕਿ ਆਈਐਨਟੀ ਡਬਲ ਫਲੋਟ ਵਗੈਰਹ
ਵੈਰੀਐਬਲਸ ਈਜੀ
ਇੰਟ a2 ਆਈਡੈਂਟੀਫਾਇਰਸ ਈਜੀ
printf ਅਤੇ ਕੋਨਸਟੈਂਟ ਈਜੀ
ਡਬਲ ਕਾਂਸਟ b4 ਇਕ ਅਸਾਈਨਮੈਂਟ ਵਜੋਂ ਸਿੰਪਲ ਇੰਟਰਸਟ ਕੇਲਕੁਲੇਟ ਕਰਨ ਲਈ ਇਕ ਛ ਪੋ੍ਰਗਰਾਮ ਲਿਖੋ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
ਜਿਆਦਾ ਜਾਣਕਾਰੀ ਲਈ ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਕੰਟੈਕਟ spoken tutorialਓਰਗ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਸ਼ਾਮਲ ਹੋਣ ਲਈ ਧੰਨਵਾਦ